ਚੱਲ ਦੇਖਦੀ ਹਾਂ ਮੈਂ ਵੀ ਹਾਂ ਇਹੀ ਬਨਾਨੀ ਹਾਂ

ਹਮ

ਦੀਦੀ ਅੱਜਕਲ ਉਹ ਜਿਹੜੇ paint ਵਾਲੇ suit ਚੱਲੇ ਹੋਏ ਆ paint ਹੋਕੇ ਨਾਲ ਦੁਪੱਟੇ ਹਨਾ ਯਾਰ ਉਹਦੇ ਨਾਲ ਦੀਆਂ ਅੱਜਕਲ ਤਾਂ ਕੁੜੀਆਂ ਉਹ ਜੁਤੀਆਂ ਵੀ ਨਾਲ ਹਨਾ ਉਹ ਕਰਕੇ ਪੁਆ ਪਾ ਰਹੀਆਂ paint ਹਨਾ

Instagram ਤੇ ਮੈਂ ਦੇਖੀ ਸੀ ਉਹ ਤਾਂ ਮੈਨੂੰ ਤਾਂ ਬੜੀ ਅੱਛੀ ਲੱਗੀ ਮੈਨੂੰ ਤਾਂ ਲਗਦੀ ਹੈ ਅੱਜਕਲ ਇਹੀ ਸ਼ੁਰੂ paint ਦਾ ਕੰਮ ਕਰਾਕੇ ਇਹੀ ਸ਼ੁਰੂ ਕਰ ਦੇਣਾ ਚਾਹਿਦਾ ਹੈ ਹਾਂ ਇਹ ਤਾਂ ਹੈ ਈ ਹੈ ਹਮ

ਫਿਰ ਇਹਨਾਂ ਨੇ ਇਹ ਨਾ ਜਿਵੇਂ ਹਾਂ ਮਤਲਬ ਜਿਵੇਂ ਇਹ ਚੀਜਾ ਮਤਲਬ ਕੁੱਛ ਨਾ ਸ਼ਰਾਰੇ ਦਾ ਵੀ ਜਿਵੇਂ ਜਿਆਦਾ ਜਾ umbrella cut palazzo ਦਾ ਜਿਵੇਂ ਜਿਆਦਾ trend ਹੈ ਇਹਨਾਂ ਦੇ ਇਹ ਵਾਲੇ ਕੱਪੜੇ ਦੇ ਉੱਪਰ ਅੱਛੇ ਵੀ ਇਹੀ ਲਗਦੇ ਐ

ਬਣੇ ਹੋਏ ਮਤਲਬ ਜਿਵੇਂ georgette

ਕੱਪੜਾ ਹੋ ਗਿਆ ਜਿਹੜਾ ਹੁਣ ਅੱਜਕਲ ਚੱਲੇ ਹੋਏ ਨੇ print ਚੁੰਨੀਆ

ਉਹਦੇ ਨਾਲ georgette ਦਾ ਹੀ ਕੱਪੜਾ ਆਉਂਦਾ ਉਹਦੇ ਉੱਪਰ ਤਕਰੀਬਨਚੱਲਦੇ ਹੀ ਵਧੀਆਂ ਵੀ ਇਹੀ ਲੱਗਦੇ ਨੇ suit ਬਣੇ ਹੋਏ paint ਦੇ suit ਹੈ ਜਿਆਦਾ ਮਤਲਬ ਹਨਾ ਉਹਨਾ ਨਾਲ ਸ਼ਰਾਰੇ ਚੱਲੇ ਹੋਏ ਐ ਹਾਂਜੀ ਉਹ ਜਿਹੜੇ ਪਾਕਿਸਤਾਨੀ ਦੁਪੱਟੇ ਹਾਂ ਹਾਂ ਹਾਂ ਇਹਨਾਂ ਦੇ ਓਵੇਂ ਦੇ ਹਮ ਇਹ ਤਾਂ ਹੈ ਹੋਰ

ਹਮ ਸੋਚ ਰਹੀ ਸੀ ਮੈਂ ਲੱਗੀ ਸੀਗੀ cutting ਕਰਨ ਤਾਹੀ ਮੈਂ ਕਿਹਾ ਚੱਲ ਪੁੱਛਾ

ਹਮ ਹੋਰ ਫੇਰ ਹੁਣ ਮੈਂ

velvet ਦਾ ਮਤਲਬ ਕੱਪੜਾ ਹੁੰਦਾ ਹੈਗਾ ਤੇ ਉਹਦੇ ਚ palazzo ਚ ਫੇਰ lining ਲਗਦੀ ਹੈ ਉਹਦੇ ਚ ਦੀਦੀ ਉਹ customer

ਮਤਲਬ velvet ਲਗਾਦੋ ਉਹਦੇ ਨਾਲ velvet ਦੇ palazzo ਚ lining ਲਗਾਦੋ ਕਿ ਠੰਡਾ ਹੈ ਕਈ ਕਹਿੰਦੇ ਨੇ ਨਹੀਂ ਲਗਾਉਣਾ ਫੇਰ elastic city ਖਤਮ ਹੋ ਜਾਂਦੀ ਹੈ ਉਹਦੀ velvet ਦੀ velvet ਦੀ ਦੋ ਤਰ੍ਹਾਂ ਦੀ ਹੈ ਨਾ ਇੱਕ pure ਹੈ ਇੱਕ half ਹੀ ਜਿਹੜੀ half ਹੈ

ਸਹੀ ਰਹਿੰਦਾ ਜਿਆਦਾ ਉਹਦਾ ਕਿਹੜਾ palazzo ਫੇਰ ਮਤਲਬ ਸਹੀ ਰਹਿੰਦਾ ਹੈ

bell bottom palazzo ਅਗਰ ਬਿਨਾ lining ਤੋਂ ਬਣਾਉਂਦੇ ਹਾਂ ਤਾਂ ਠੀਕ ਹੈ ਠੀਕ ਹੈ

ਖੁੱਲਾ ਹਾਂ ਖੁੱਲੀ ਮਤਲਬ ਮੁਹਰੀ ਵਗੇਰਾ ਜਿਆਦਾ ਉਹਦੀ ਖੁੱਲੀ ਨਹੀਂ ਰੱਖ ਸਕਦੇ ਮਤਲਬ cutting

ਕੋਈ ਜਿਆਦਾ ਫਰਕ ਨਹੀਂ ਪੈਂਦਾ back front ਉੱਚੀ ਰੱਖਨ

ਕੱਪੜਾ ਜਾ ਪੁਰਾਣਾ silk ਦੇ ਕੱਪੜੇ ਦੇ ਹੀ ਉਹ ਹੁੰਦਾ ਹੈ ਕਿ ਜੇ ਆਪਾਂ ਨੇ pent palazzo ਬਨਾਣਾ ਤੇ ਉਹਦੀ back or

ਉੱਚੀ ਹੀ ਰੱਖਣੀ ਪੈਂਦੀ ਹੈ ਉੱਪਰ ਤੋਂ ਉੱਚੀ ਸਾਈਡਾ ਤੋਂ ਵੀ ਦੋ ਇੰਚ ਜਿਆਦਾ ਰੱਖਣੀ

ਜਿਹੜੀਆਂ ਮਤਲਬ ਨਿਸ਼ਾਨ ਹੈਗੇ ਉਹ ਤਾਂ ਉਹਦੇ ਮਤਲਬ leg ਜਾ scale ਦੇ ਹਿਸਾਬ ਨਾਲ ਆਨੇ ਚਾਹੀਦੇ ਨੇ ਲੱਗਣੇ ਚਾਹੀਦੇ ਨੇ ਤਾਹੀ ਉਹਦੀ

ਹਾਂ ਠੀਕ ਹੈ ਮੇਰੇ ਕੋਲ ਵੀ ਨਾ ਆਏ ਹੋਏ ਸੀ ਮੈਂ ਕਿਹਾ ਚੱਲ ਉਹ ਕਰਦੀ ਹਾਂ cutting ਕਰਦੀ ਹਾਂ ਮੈਂ ਕਿਹਾ ਪਹਿਲਾਂ ਪੁੱਛਾ

ਹਾਂ ਹਾਂ

ਕੋਈ ਲਗਵਾਉਂਦਾ ਕੋਈ lining ਨਹੀਂ ਲਗਵਾਉਂਦਾ ਅਹ ਜਿਹੜਾ ਹੈਗਾ ਅਹ ਮਤਲਬ lining ਲਾਕੇ ਸਹੀ ਆਂਦਾ ਹੈ ਕਿਉਂਕਿ ਉਹਦੇ ਉੱਪਰ stitching ਉਹ ਹੀ ਨਹੀਂ ਹੁੰਦਾ ਸਿਲਾਈ ਹੀ ਨਹੀਂ ਲਗਦੀ

ਲੱਗਦੀ ਨਹੀਂ ਗਿਆਰਾ number ਸੁਈ ਚੜਾਕੇ ਹਮ ਹਮ ਹਮ ਨਹੀਂ ਦੇਖੁੰਗੀ ਮੈਂ ਚੱਲ ਉਹ ਵੀ ਨਾ ਹਾਂ ਹਾਂ try ਕਰਕੇ ਫੇਰ ਤੁਸੀਂ ਜਿਹੜਾ umbrella palazzo ਬਣਾਉਂਦੇ ਹੋ ਉਹਦੇ ਨਿੱਚੇ ਪਿਕੋ ਕਰਾਉਂਦੇ ਹੋ ਜਾ ਸਿਲਾਈ ਓ ਲਗਾ ਦਿੰਦੇ ਹੋ ਨਹੀਂ ਵੈਸੇ ਤਾਂ ਜਿਆਦਾ ਪਿਕੋ ਸਿਲਾਈ ਉਹਦੀ umbrella ਹੋਣ ਕਰਕੇ ਮਤਲਬ ਰੇਬ ਚ ਚੱਲ ਜਾਂਦਾ ਹੈ ਉਹਦਾ ਕੱਪੜਾ ਫਿਰ ਉਹਦੀ ਉਹ ਸਿਲਾਈ ਨਹੀ ਸਹੀ ਆਉਂਦੀ ਬਿਲਕੁੱਲ ਮਤਲਬ proper ਸਹੀ ਨਹੀਂ ਆਉਂਦੀ ਉਹਦੇ ਵਿੱਚ ਨਾ ਵਲ ਪੈਂਦੇ ਰਹਿੰਦੇ ਨੇ

ਅਗਰ ਦੀਦੀ ਉਹਦੇ ਨਿੱਚੇ ਕੋਈ ਲੈਸ ਵਗੇਰਾ ਲਗਾਉਣੀ ਹੋਵੇ ਫੇਰ ਫੇਰ ਕਿਆ ਕਰੇ ਜੇ ਆਪਾਂ ਪਿਕੋ

ਸਿਧੀ side ਮਤਲਬ ਥੋੜੀ ਥੋੜੀ ਸਿਲਾਈ ਲਗਾਦੋ ਇਸ ਤਰ੍ਹਾਂ ਹੀ ਤੇ ਉਹਦੇ ਉੱਪਰ

ਉੱਪਰ ਲੈਸ ਲਗਾਦੋ ਫੇਰ ਤੁਹਾਨੂੰ ਨਾ ਤਾਂ ਅੰਦਰ ਸਿਲਾਈ ਦਿਖੁਗੀ ਪੁੱਠੇ ਪਾਸੇ

ਭੀ ਉਹਦੇ ਉੱਪਰ ਲੈਸ ਆਜੁਗੀ ਸਹੀ ਹਾਂ

ਕਿਉਂਕਿ ਮੈਂ ਕਦੇ try ਨੀ ਨਾ ਕਰਿਆ ਹੁਣ ਜਿਹੜਾ ਮੇਰੇ ਕੋਲ ਆਇਆ ਹੋਇਆ palazzo ਸਿਉਣ ਵਾਸਤੇ ਉਹਨਾਂ ਨੇ ਕਿਹਾ ਵੀ ਇਹਨੂੰ umbrella palazzo ਬਣਾਉਣਾ ਅਰ ਇਹਦੇ ਨਿੱਚੇ bottom ਤੇ ਸਾਰੀ ਲੈਸ ਲਗਾਉਣੀ ਹੈ ਪਿਕੋ ਕਰਕੇ ਤਾਂ ਮੈਂ ਕਿਹਾ setting ਨਹੀਂ ਆਉਨੀ ਮੈਂ ਕਿਹਾ ਚੱਲ ਮੈਂ ਰਜਨੀ ਦੀਦੀ ਦਾ

ਆਂਦਾ ਹੈਗਾ ਮਤਲਬ ਫੇਰ set ਲੈਸ ਨਹੀਂ set ਆਉਣੀ ਹੈਗੀ ਉਹਦੇ ਉੱਪਰ ਤਾਂ ਬਸ ਤੂੰ ਇਸ ਤਰ੍ਹਾਂ ਹੀ ਪੈਰ ਪੈਰ ਦੀ ਸਿਲਾਈ ਲਗਾਦੇ

ਮਤਲਬ ਸਿਲਾਈ ਥੋੜੀ ਜੀ ਹੋਲੀ ਹੋਲੀ ਲੱਗਦੀ ਹੈ ਮਤਲਬ ਉਹਨੂੰ ਨਾ ਉਹਦੇ ਹੋਣ ਕਰਕੇ round ਚ ਹੋਣ ਕਰਕੇ

ਤੇ ਫੇਰ ਬਸ ਉਹਦਾ ਉਹਦੇ ਉੱਪਰ ਲੈਸ ਲਗਾਲੋ ਹਮ ਵਧਿਆ ਆ ਜਾਂਦੀ ਹੈ ਉਹਦੀ ਵੀ ਨਿੱਚੇ ਤੋਂ ਸਿਲਾਈ ਹਾਂ

ਅੱਛਾ ਹਾਂ ਪਤਾ ਕਿਆ ਹੈ ਅੱਜਕਲ ਆਗਲਾ ਲਹਿੰਗੇ ਬਣਾਉਣ ਦੀ ਬਿਜਾਏ ਅੱਗਲਾ ਕਹਿ ਦਿੰਦਾ umbrella palazzo ਬਣਾਦੋ ਵੀ ਇਹ ਬਾਅਦ ਚੋ

demand ਹੀ ਬਹੁਤ ਹੈ ਕਿ umbrella palazzo ਅੱਜਕਲ ਲਹਿੰਗੇ ਲੁੰਘੇ ਦਾ trend ਗਿਆ ਬਸ umbrella palazzo ਕਿ

ਹਾਂ umbrella palazzo ਨੇ ਤਾਂ ਲਹਿੰਗੇ ਦਾ trend ਹੀ ਖਤਮ ਕਰਤਾ

ਹਮ ਬਸ ਉਹੀ ਕਹਿੰਦੇ ਨੇ ਦੁਨੀਆ ਜਿਦਰ ਨੂੰ ਹੁੰਦੀ ਹੈ ਉਧਰ ਨੂੰ ਹੀ ਹੋ ਜਾਂਦੇ ਨੇ ਸਾਰੇ ਕਿਸੇ ਇੱਕ ਨੇ ਉਹ ਕਰਲਿਆ

ਜੇ ਆਪਾਂ ਨੇ

ਇੱਕ pent palazzo ਜੇ ਉਹਦੇ side ਤੇ cut ਪਾਨੇ ਹੋਣ ਕਿਆ ਬੂਕਰਮ ਤੇ cut cut ਕੇ ਪਾਈਏ ਜਾ ਕਿਵੇਂ ਪਾਈਏ ਡਿਜਾਇਨ ਜਿਹਾ ਬਣਾਉਣਾ pent palazzo ਤੇ ਹਮ ਹਮ ਹਮ ਬੂਕਰਮ ਤੇ ਵੀ ਵਧੀਆਂ ਲੱਗਦੇ ਐ

ਕਟਾਂ ਆਲੀ ਬੂਕਰਮ ਹੀ ਆ ਰਹੀ ਹੈ ਬੂਕਰਮ ਤੇ ਵੀ ਵਧੀਆਂ ਲੱਗਦੇ ਨੇ ਵੈਸੇ

ਹਾਂ ਫੇਰ ਉਹ fusing ਤੇ ਵੀ ਲਗਾਲੋ ਚਾਹੇ fusing ਦੇ ਉੱਪਰ ਲਗਾਲੋ ਨਿੱਚੇ ਨਹੀਂ ਤਾਂ ਆਪਾਂ cut ਪਵਾਲੋ ਇਸ ਤਰ੍ਹਾਂ ਹੀ ਪਹਿਲਾਂ ਬਸ ਉਹ ਕਟਾਂ ਦੇ ਹਿਸਾਬ ਨਾਲ ਸਿਲਾਈ ਕਿਉਂਕਿ ਜਦੋਂ ਜਿਵੇਂ chicken ਦੇ palazzo ਹੁੰਦੇ ਨੇ

ਨਿੱਚੇ ਆਉਂਦੇ ਹੈ ਨਾ ਉਹ ਜਿਹੜੀ side ਸੀਨ ਵਜਦੀ ਹੈ ਆਪਨੇ pent palazzo ਦੀ ਉਹ side ਤੇ cut ਜੇ ਪਾਕੇ button ਜੇ ਲਗਾਉਣੇ ਆਂ ਉਹ ਆਲੀ

ਖੜਾ ਖੜਾ ਰਹੂਗਾ ਕੈੜਾ ਕੈੜਾ ਜਿਹਾ ਵੀ ਉਹ ਨਹੀਂ ਚਾਹਿਦਾ soft soft ਹੀ ਚਾਹਿਦਾ ਕਿਉਂਕਿ ਉਹਦੇ ਉਹਦੇ ਤਾਂ side ਤੇ cut ਹੋਊਗਾ ਫੇਰ ਉਹਦੇ ਨਾਲ ਅਲੱਗ ਅਲੱਗ ਮਤਲਬ ਮੁਹਰੀ ਤਿਆਰ ਹੋਊਗੀ ਉਹਦੀ

ਹਮ ਤਾਂ ਕਰਕੇ fusing ਤਾਂ ਨਹੀਂ ਕਟਾਂ ਵਾਲੀ ਹੋਏਗੀ

ਨਹੀਂ ਇਹਦੇ ਨਾਲ ਵੈਸੇ ਤਾਂ ਬੰਦਾ ਮੈਂ ਤਾਂ ਕਹਿੰਦੀ ਹਾਂਵੇ ਮੇਰੇ ਲਈ ਤਾਂ ਮੈਂ ਤਾਂ ਇਹ ਸੋਚੁੰਗੀ ਵੀ ਕਢਾਈ ਕਰਾ ਲਵੇ ਅੱਗਲਾ ਹਨਾ ਨਿੱਚੇ cut ਪਵਾ ਲਵੇ ਉਹਨੂੰ ਥੋੜੀ ਜੀ stitch ਕਰਕੇ ਦੇਦੋ ਸਲਾਈਆਂ ਸਿਧੀਆਂ ਲਗਾ ਕੇ palazzo ਦੀਆਂ

ਤੇ ਉਹ ਨਿੱਚੇ ਮਤਲਬ ਹਾਂ cut ਉਸ ਤੋਂ ਬਾਅਦ cut ਪਵਾ ਲਵੇ ਬਸ ਉਹ ਤੋਂ ਬਾਅਦ ਉਹ ਕਰਕੇ side ਤੇ cut ਛੱਡ ਕੇ cut ਦੇ ਉੱਪਰ

ਆਮ palazzo ਉਹਦੀ ਪੱਟੀ ਲਗਾਨੇ ਹਾਂ ਉਹ ਲਗਾਕੇ ਉਹ ਕਰ ਲਵੇ ਜਿਵੇਂ ਆਪਾਂ ਗਲੇਆਂ ਨੂੰ ਪੱਟੀ ਲਗਾ ਦਿੰਦੇ ਹਾਂ ਉਵੇਂ ਪੱਟੀ ਲਗਾਲੋ ਚਾਹੇ ਇਸ ਤਰ੍ਹਾਂ ਅੰਦਰ ਨੂੰ

ਚੱਲੋ ਮੈਂ ਪੁੱਛ ਲੂੰਗੀ ਹਾਂ ਹੋਰ ਕਿਆ ਹੋਰ ਦੱਸ ਮੈਂ ਵੀ ਮੇਰੀ ਬੇਟੀ ਵੀ ਕਹਿੰਦੀ ਹੈ ਮੰਮਾ ਮੇਰਾ palazzo ਬਣਾਓ ਵੀ ਮੈਂ ਇੱਕ ਤਾਂ ਮੈਂ ਉਹ ਕਰਇਆ umbrella palazzo ਉਹਦਾ ਵੀ ਬਣਾਉਣਾ ਮੈਂ ਦੇਖਦੀ ਹਾਂ ਉਹਨੂੰ ਬੜਾ ਚਾਅ ਚੜਿਆ palazzo ਪਾਉਣ ਦਾ ਹਾਂ ਇਹ ਤਾਂ ਜਾ ਤਾਂ ਉਹ ਹੁਣ ਜਿਵੇਂ ਸੱਠ ਗ੍ਰਾਮ ਕੱਪੜਾ ਆਉਂਦਾ ਉਹਦੇ ਉੱਪਰ ਵੀ ਵਧੀਆਂ ਲੱਗਦਾ ਬਣਿਆ ਹੋਇਆ

ਕੱਪੜੇ ਦਾ ਵਧੀਆਂ ਲੱਗਦਾ palazzo ਹਾਂ umbrella

ਉਹਦੇ ਵਿੱਚ lining ਲਗਾਓ ਹਾਂ ਥੋੜੀ ਜੀ ਕਿਉਂਕਿ ਇਹ ਪਤਲੇ ਹੁੰਦੇ ਨੇ ਬਹੁਤ ਜਿਆਦਾ ਤੇ ਬਸ

ਬੱਚਿਆ ਦੇ ਤਾਂ ਨਾਲੇ ਵਧੀਆਂ ਲੱਗਦੇ ਨੇ ਹਾਂ ਪਾਏ ਹੋਏ ਸ਼ੋਂਕ ਹੈ ਬੱਚਿਆ ਨੂੰ ਤਾਂ ਅੱਜਕਲ palazzo ਵਗੇਰਾ ਦਾ ਜਿਵੇਂ ਦੇਖਦੇ ਹੈ

ਹਮ ਹਾਂ ਮੈਂ ਵੀ ਦੇਖ ਰਹੀ ਸੀਗੀ ਮੈਂ ਕਿਹਾ ਚੱਲ ਇੱਦਾਂ ਦਾ ਬਣਾਕੇ ਦੇਖਦੀ ਹਾਂ pent palazzo ਨਹੀਂ ਵੈਸੇ pent palazzo ਜਿਵੇਂ ਮਤਲਬ ਉਹਦੀਆਂ ਜਿਹੜੀਆਂ ਉੱਪਰ ਤੋਂ ਚੋਣਾ ਪੈਂਦੀਆਂ ਉਹ ਮਤਲਬ ਆਪਾਂ ਨੂੰ ਕਮਰ ਦੇ ਹਿਸਾਬ ਨਾਲ ਪੈਂਦੀ ਹੈ ਚੋਣਾ ਹਨਾ pent palazzo ਚ

ਹਾਂ hip ਦੇ according ਉਹ ਕੱਟਿਆ

ਤਿਆਰ ਉਹ ਕਮਰ ਦੇ according ਕੀਤਾ ਜਾਂਦਾ

ਠੀਕ ਹੈ ਫੇਰ ਇਹਦੇ ਵਿੱਚ zip ਵੀ ਆਪਾਂ ਲਗਾ ਸਕਦੇ ਹਾਂ ਹਨਾ

ਠੀਕ ਹੈ ਠੀਕ ਹੈ ਬਸ ਉੱਪਰ ਹੁਕਾ ਲਗ ਜਾਣਗੀਆਂ ਮਤਲਬ side ਤੇ ਆਪਾਂ zip ਲਗਾ ਲੀਏ ਤਾਂ ਹੂਕਾਂ ਤਾਂ ਤਾਵੀਂ ਲੱਗ ਹੀ ਜਾਣਗੀਆਂ ਹਾਂਜੀ ਹਾਂਜੀ ਹਾਂਜੀ

ਅਗਰ ਉਹ ਕਈ ਕਹਿ ਰਹੇ ਵੀ ਸਾਨੂੰ zip ਅਹ ਵੀ ਬਾਅਦ ਚੋ zip ਖ਼ਰਾਬ ਹੋ ਜਾਂਦੀ ਹੈ ਜਾ ਕੁੱਛ ਹੋ ਜਾਂਦਾ ਹੈ ਵੀ ਐਵੇਂ ਥੋੜੀ ਜੀ space ਉਹ ਕਰਕੇ ਵੀ ਸਾਨੂੰ ਹੂਕਾਂ ਹੀ ਲਗਾ ਕੇ ਦੇ ਦਿਓ ਹਮ ਹਮ ਹਮ ਠੀਕ ਹੈ

ਕਿੰਨੇ ਉੱਚੇ ਉੱਚੇ ਚੱਲੇ ਹੋਏ ਸੀਗੇ ਵੀ ਮਤਲਬ ਉਹਦੇ ਅਹ ਅਹ ਅੱਗਲਾ ਮਤਲਬ ਕਾਫੀ ਉੱਚੇ ਉੱਚੇ palazzo ਬਣਾਨ ਬਣਾਨ ਲੱਗ ਗਏ ਅਹ